ਜਾਵਾ ਵਿੱਚ ਮੈਥਡ ਓਵਰਲੋਡਿੰਗ ਮੇਥਡ ਓਵਰਲੋਡਿੰਗ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
ਮੇਥਡ ਓਵਰਲੋਡਿੰਗ ਕੀ ਹੈ
ਅਤੇ ਮੇਥਡ ਨੂੰ ਓਵਰਲੋਡ ਕਰਨਾ ਕੀ ਹੈ
ਇੱਥੇ ਅਸੀ ਵਰਤੋ ਕਰ ਰਹੇ ਹਾਂ
ਉਬੰਟੁ ਵਰਜਨ 11 10 ਓਐੱਸ ਜਾਵਾ ਡਿਵੈਲਪਮੈਂਟ ਕਿਟ 1 6 ਅਤੇ ਇਕਲਿਪਸ 3 7 0 ਇਸ ਟਿਊਟੋਰਿਅਲ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ
ਮੇਥਡ ਕਿਵੇਂ ਬਨਾਈਏ ਅਤੇ ਇਕਲਿਪਸ ਦੀ ਵਰਤੋ ਕਰਕੇ ਜਾਵਾ ਵਿੱਚ ਓਵਰਲੋਡ ਕੰਸਟਰਕਟਰ ਕਿਵੇਂ ਬਨਾਈਏ
ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਇਸ ਵੇਬਸਾਈਟ ਉੱਤੇ ਜਾਓ
ਐਚਟੀਟੀਪੀ ਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂ
ਸਪੋਕਨ ਟਿਊਟੋਰੀਅਲ
ਓਰਗ ਮੇਥਡ ਓਵਰਲੋਡਿੰਗ ਕੀ ਹੈ160 ਕਲਾਸ ਵਿੱਚ ਸਮਾਨ ਨਾਮ ਦੇ ਨਾਲ ਦੋ ਜਾਂ ਦੋ ਤੋ ਜਿਆਦਾ ਮੇਥਡਸ ਪਰਿਭਾਸ਼ਿਤ ਕਰੋ
ਉਹ ਗਿਣਤੀ ਜਾਂ ਪੈਰਾਮੀਟਰਸ ਦੇ ਪ੍ਰਕਾਰ ਵਿੱਚ ਵਖ ਵਖ ਹੋਣ
ਇਸ ਮੇਥਡ ਨੂੰ ਓਵਰਲੋਡੇਡ ਮੇਥਡਸ ਕਹਿੰਦੇ ਹਨ
ਇਸ ਪਰਿਕ੍ਰੀਆ ਨੂੰ ਮੇਥਡ ਓਵਰਲੋਡਿੰਗ ਕਹਿੰਦੇ ਹਨ
ਹੁਣ ਵੇਖਦੇ ਹਾਂ ਕਿ ਮੇਥਡ ਨੂੰ ਓਵਰਲੋਡ ਕਿਵੇਂ ਕਰੀਏ
ਇਕਲਿਪਸ ਵਿੱਚ ਮੇਰੇ ਕੋਲ ਐਡੀਸ਼ਨ ਕਲਾਸ ਹੈ
ਕਲਾਸ ਦੇ ਅੰਦਰ ਅਸੀ ਦੋ ਇੰਟੀਜਰ ਵੇਰਿਏਬਲ ਘੋਸ਼ਿਤ ਕਰਾਂਗੇ
ਹੁਣ ਟਾਈਪ ਕਰੋ ਇੰਟ a ਆਈਐਸ ਇਕੁਆਲਟੋ 10 ਐਂਡ ਇੰਟ b ਆਈਐਸ ਇਕੁਆਲਟੋ 5 ਇਸ ਦੋ ਇੰਟੀਜਰਸ ਨੂੰ ਜੋੜਨ ਲਈ ਇੱਕ ਮੇਥਡ ਬਨਾਓ
ਹੁਣ ਟਾਈਪ ਕਰੋ ਵੋਇਡ ਅੱਡ ਪੈਰੇਂਥੀਸਿਸ ਕਰਲੀ ਬਰੈਕੇਟਸ ਵਿੱਚ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਪੈਰੇਂਥੀਸਿਸ ਵਿੱਚ a b ਹੁਣ ਇਹ ਮੇਥਡ ਸਾਨੂੰ ਦੋ ਇੰਟੀਜਰ ਵੇਰਿਏਬਲਸ ਦਾ ਜੋੜ ਦਿੰਦਾ ਹੈ
ਇੱਕ ਹੋਰ ਮੇਥਡ ਬਨਾਓ ਜੋ ਦੋ ਪੈਰਾਮੀਟਰਸ ਲੈਂਦਾ ਹੈ
ਹੁਣ ਟਾਈਪ ਕਰੋ ਵੋਇਡ ਐਡਟਵੋਨੰਬਰਸ ਪੈਰੇਂਥੀਸਿਸ ਵਿੱਚ ਇੰਟ ਨਮ1 ਕੋਮਾ ਇੰਟ ਨਮ2 ਫਿਰ ਕਰਲੀ ਬਰੈਕੇਟਸ ਵਿੱਚ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਨਮ1 ਪਲੱਸ ਨਮ2 ਇਹ ਮੇਥਡ ਸਾਨੂੰ ਦੋ ਵੇਲਿਊਸ ਦਾ ਜੋੜ ਦੇਵੇਗਾ ਜੋ ਇਸ ਮੇਥਡ ਵਿੱਚ ਆਰਗੁਮੇਂਟ ਦੇ ਰੂਪ ਵਿੱਚ ਕਾਲ ਕੀਤੇ ਗਏ ਹਨ
ਕਲਾਸ ਦਾ ਇੱਕ ਆਬਜੇਕਟ ਬਨਾਓ ਅਤੇ ਮੇਥਡਸ ਨੂੰ ਕਾਲ ਕਰੋ
ਹੁਣ ਮੇਨ ਮੇਥਡ ਵਿੱਚ ਟਾਈਪ ਕਰੋ ਐਡੀਸ਼ਨ ਜੋ ਕਲਾਸ ਦਾ ਨਾਮ ਹੈ ਓਬੀਜੇ ਆਈਐਸ ਇਕੁਆਲਟੋ ਨਿਊ ਐਡੀਸ਼ਨ ਪੈਰੇਂਥੀਸਿਸ ਸੇਮੀਕਾਲਨ
ਫਿਰ ਓਬੀਜੇ ਅੱਡ ਅਤੇ ਓਬੀਜੇ ਐਡਟਵੋਨੰਬਰਸ ਪੈਰੇਂਥੀਸਿਸ ਵਿੱਚ
ਅਸੀ ਦੋ ਆਰਗੁਮੇਂਟਸ ਕੋਲ ਕਰਾਂਗੇ
ਮੰਨਲੋ ਜੇਕਰ ਅਸੀ ਫਲੋਟਿੰਗ ਪਵਾਇੰਟ ਵੇਲਿਊਸ ਕਾਲ ਕਰਦੇ ਹਾਂ
ਤਾਂ ਟਾਈਪ ਕਰੋ 2 5 ਕੋਮਾ ਅਤੇ ਇੱਕ ਇੰਟੀਜਰ 3 ਸਾਨੂੰ ਇੱਕ ਐਰਰ ਮਿਲਦੀ ਹੈ ਜੋ ਕਹਿੰਦੀ ਹੈ ਥੇ ਮੈਥਡ ਐਡਟਵੋਨੰਬਰਸ ਇੰਟ ਕੋਮਾ ਇੰਟ ਓਐਫ ਥੇ ਕਲਾਸ ਐਡੀਸ਼ਨ ਆਈਐਸ ਨੋਟ ਐਪਲੀਕੇਬਲ ਫੋਰ ਥੇ ਆਰਗੂਮੈਂਟ ਡਬਲ ਕੋਮਾ ਇੰਟ ਹੁਣ ਅਸੀ ਕੀ ਕਰਾਂਗੇ ਕਿ ਮੇਥਡ ਵਿੱਚ ਇੰਟ ਦੇ ਬਜਾਏ ਡਬਲ ਦੇਵਾਂਗੇ
ਹੁਣ ਇੰਟ ਨੂੰ ਡਬਲ ਵਿੱਚ ਬਦਲੋ
ਫਾਇਲ ਸੇਵ ਕਰੋ
ਅਸੀ ਵੇਖਦੇ ਹਾਂ ਕਿ ਐਰਰ ਠੀਕ ਹੋ ਗਈ ਹੈ
ਅਸੀ ਇਹ ਵੀ ਜਾਣਦੇ ਹਾਂ ਕਿ ਜਾਵਾ ਆਪਣੇ ਆਪ ਇੰਟ ਨੂੰ ਡਬਲ ਵਿੱਚ ਬਦਲਦਾ ਹੈ
ਹੁਣ ਇੱਥੇ ਅਸੀ ਇੱਕ ਇੰਟੀਜਰ ਆਰਗਿਉਮੇਂਟ ਵੀ ਕਾਲ ਕਰ ਸੱਕਦੇ ਹਾਂ
ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਆਉਟਪੁਟ ਵਿੱਚ ਅਸੀ ਦੋ ਇੰਟੀਜਰਸ ਵੇਰਿਏਬਲਸ ਦਾ ਜੋੜ ਵੇਖਦੇ ਹਾਂ
ਅਤੇ ਦੋ ਨਿਊਮੈਰਿਕ ਆਰਗਿਉਮੇਂਟਸ ਦਾ ਜੋੜ ਜੋ ਅਸੀਂ ਕਾਲ ਕੀਤੇ
ਹੁਣ ਅਸੀ ਵੇਖਦੇ ਹਾਂ ਕਿ ਦੋਵੇ ਮੇਥਡ ਸਮਾਨ ਆਪਰੇਸ਼ਨ ਪ੍ਰਫੋਰਮ ਕਰਦੇ ਹਾਂ
ਫ਼ਰਕ ਇਹ ਹੈ ਕਿ ਪਹਿਲੇ ਮੇਥਡ ਵਿੱਚ ਕੋਈ ਵੀ ਪੈਰਾਮੀਟਰ ਨਹੀਂ ਹੈ
ਜਦੋਂ ਕਿ ਦੂੱਜੇ ਮੇਥਡ ਵਿੱਚ ਪੈਰਾਮੀਟਰਸ ਹਨ
ਇਸ ਤਰਾਂ ਦੇ ਕੇਸ ਵਿੱਚ ਜਾਵਾ ਸਾਨੂੰ ਮੇਥਡ ਓਵਰਲੋਡਿੰਗ ਪ੍ਰਦਾਨ ਕਰਦਾ ਹੈ
ਹੁਣ ਅਸੀਂ ਇਹ ਕਰਨਾ ਹੈ ਕਿ ਦੋਵਾਂ ਮੇਥਡਸ ਨੂੰ ਸਮਾਨ ਨਾਮ ਦੇਣਾ ਹੈ
ਹੁਣ ਐਡਟਵੋਨੰਬਰਸ ਨੂੰ ਅੱਡ ਵਿੱਚ ਬਦਲੋ ਅਤੇ ਇੱਥੇ ਵੀ ਬਦਲੋ

ਅਸੀ ਸਮਾਨ ਆਪਰੇਸ਼ਨ ਦੇ ਨਾਲ ਇੱਕ ਅਤੇ ਜਿਆਦਾ ਮੇਥਡ ਪਰਿਭਾਸ਼ਿਤ ਕਰਾਂਗੇ
ਹੁਣ ਟਾਈਪ ਕਰੋ ਵੋਇਡ ਅੱਡ ਅਤੇ ਪੈਰੇਂਥੀਸਿਸ ਵਿੱਚ ਇੰਟ ਨ1 ਕੋਮਾ ਇੰਟ ਨ2 ਕੋਮਾ ਇੰਟ ਨ3 ਹੁਣ ਅਸੀਂ ਤਿੰਨ ਪੈਰਾਮੀਟਰਸ ਦਿੱਤੇ ਹਨ
ਕਰਲੀ ਬਰੈਕੇਟਸ ਵਿੱਚ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਪੈਰੇਂਥੀਸਿਸ ਵਿੱਚ ਨ1 ਪਲੱਸ ਨ2 ਪਲੱਸ ਨ3 ਇਹ ਮੇਥਡ ਤਿੰਨ ਨੰਬਰਾ ਦਾ ਜੋੜ ਦੇਵੇਗਾ
ਇਸ ਮੇਥਡ ਨੂੰ ਕਾਲ ਕਰੋ
ਇਸ ਲਈ ਟਾਈਪ ਕਰੋ ਓਬੀਜੇ ਡੋਟ ਅੱਡ 1 ਕੋਮਾ 5 ਕੋਮਾ 4 ਸੇਵ ਅਤੇ ਰਨ ਕਰੋ
ਆਉਟਪੁਟ ਵਿੱਚ ਅਸੀ ਤਿੰਨ ਨੰਬਰਾ ਦਾ ਜੋੜ ਅਰਥਾਤ 10 ਵੇਖਦੇ ਹਾਂ
ਜਾਵਾ ਕੰਪਾਇਲਰ ਪੈਰਾਮੀਟਰਸ ਉੱਤੇ ਆਧਾਰਿਤ ਠੀਕ ਮੇਥਡ ਨੂੰ ਓਵਰਲੋਡ ਕਰਦਾ ਹੈ
ਇਹ ਕਾਲ ਕੀਤੇ ਗਏ ਪੈਰਾਮੀਟਰ ਦੇ ਪ੍ਰਕਾਰ ਅਤੇ ਨੰਬਰ ਦੀ ਜਾਂਚ ਕਰਦਾ ਹੈ
ਹੁਣ ਪ੍ਰੋਗਰਾਮਰ ਦੇ ਰੂਪ ਵਿੱਚ ਸਾਨੂੰ ਮੇਥਡ ਦੇ ਨਾਮ ਤੋ ਘਬਰਾਉਣਾ ਨਹੀਂ ਚਾਹੀਦਾ ਹੈ
ਨਾ ਹੀ ਨੰਬਰ ਜਾਂ ਆਰਗਿਉਮੇਂਟ ਦਾ ਪ੍ਰਕਾਰ ਜੋ ਅਸੀਂ ਕਾਲ ਕੀਤਾ ਹੈ
ਅਸੀ ਇੱਕ ਹੋਰ ਮੇਥਡ ਬਣਾ ਸੱਕਦੇ ਹਾਂ ਜੋ ਸਟਰਿੰਗ ਨਾਲ ਜੁੜਿਆ ਹੋਵੇ
ਹੁਣ ਅਸੀ ਇੱਕ ਅਤੇ ਓਵਰਲੋਡ ਮੇਥਡ ਬਣਾਵਾਂਗੇ
ਟਾਈਪ ਕਰੋ ਵੋਇਡ ਅੱਡ ਸਟ੍ਰਿੰਗ ਸ1 ਕੋਮਾ ਸਟ੍ਰਿੰਗ ਸ2 ਕਰਲੀ ਬਰੈਕੇਟਸ ਵਿੱਚ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਪੈਰੇਂਥੀਸਿਸ ਵਿੱਚ ਸ1 ਪਲੱਸ ਸ2 ਅਤੇ ਅਸੀ ਇਸ ਮੇਥਡ ਨੂੰ ਕਾਲ ਕਰਾਂਗੇ
ਹੁਣ ਟਾਈਪ ਕਰੋ ਓਬੀਜੇ ਡੋਟ ਅੱਡ ਪੈਰੇਂਥੀਸਿਸ ਦੇ ਅੰਦਰ ਡਬਲ ਕੋਟਸ ਵਿੱਚ ਹੇਲੋ ਕੋਮਾ ਡਬਲ ਕੋਟਸ ਵਿੱਚ ਸਪੇਸ ਵਰਲਡ ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਹੁਣ ਆਉਟਪੁਟ ਵਿੱਚ ਅਸੀ ਵੇਖਦੇ ਹਾਂ ਹੇਲੋ ਸਪੇਸ ਵਰਲਡ ਦੋ ਸਟਰਿੰਗ ਆਰਗਿਉਮੇਂਟਸ ਦੇ ਨਾਲ ਅੱਡ ਮੇਥਡ ਸਟਰਿੰਗ ਨਾਲ ਜੁੜਦਾ ਹੈ
ਮੰਨਲੋ ਕਿ ਹੁਣ ਅਸੀ ਰਿਟਰਨ ਟਾਈਪ ਦੇ ਨਾਲ ਅੱਡ ਮੇਥਡ ਘੋਸ਼ਿਤ ਕਰਦੇ ਹਾਂ
ਹੁਣ ਟਾਈਪ ਕਰੋ ਇੰਟ ਅੱਡ ਪੈਰੇਂਥੀਸਿਸ ਨੋ ਪੈਰਾਮੀਟਰ ਅਤੇ ਕਰਲੀ ਬਰੈਕੇਟਸ
ਸਾਨੂੰ ਇੱਕ ਐਰਰ ਮਿਲਦੀ ਹੈ ਇਹ ਹੈ ਡੁਪਲੀਕੇਟ ਮੈਥਡ ਅੱਡ ਇਨ ਟਾਈਪ ਐਡੀਸ਼ਨ ਅਜਿਹਾ ਇਸਲਈ ਕਿਉਂਕਿ ਅਸੀਂ ਬਿਨਾਂ ਪੈਰਾਮੀਟਰਸ ਦੇ ਨਾਲ ਅੱਡ ਮੇਥਡ ਪਹਿਲਾਂ ਹੀ ਘੋਸ਼ਿਤ ਕੀਤਾ ਹੈ
ਹੁਣ ਧਿਆਨ ਦਿਓ ਕਿ ਮੇਥਡ ਓਵਰਲੋਡ ਕਰਨ ਲਈ ਪੈਰਾਮੀਟਰਸ ਭਿੰਨ ਹੋਣੇ ਚਾਹੀਦੇ ਹਨ
ਭਿੰਨ ਰਿਟਰਨ ਟਾਇਪਸ ਹੋਣਾ ਮੇਥਡ ਨੂੰ ਓਵਰਲੋਡ ਨਹੀਂ ਕਰੇਗਾ
ਹੁਣ ਇਸ ਮੇਥਡ ਨੂੰ ਹਟਾਓ ਅਤੇ ਫਾਇਲ ਨੂੰ ਸੇਵ ਕਰੋ
ਇਸ ਤਰਾਂ ਨਾਲ ਜਾਵਾ ਵਿੱਚ ਮੇਥਡ ਓਵਰਲੋਡਿੰਗ ਕਰਦੇ ਹਨ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
ਮੇਥਡ ਓਵਰਲੋਡਿੰਗ ਦੇ ਬਾਰੇ ਵਿੱਚ
ਮੇਥਡ ਨੂੰ ਓਵਰਲੋਡ ਕਰਨ ਦੇ ਬਾਰੇ ਵਿੱਚ
ਅਤੇ ਮੇਥਡ ਓਵਰਲੋਡਿੰਗ ਦੇ ਫਾਇਦਿਆਂ ਦੇ ਬਾਰੇ ਵਿੱਚ
ਸੇਲ੍ਫ਼ ਅਸੇਸਮੇੰਟ ਲਈ ਇੱਕ ਸਬਟਰੈਕਟ ਮੇਥਡ ਬਨਾਓ ਜੋ ਉਸ ਨੰਬਰ ਨੂੰ ਸਬਟਰੈਕਟ ਕਰੇ
ਇਸਨੂੰ ਓਵਰਲੋਡ ਕਰੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
http ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ